ਸਾਰੇ ਜਾਣੇ ਕਿੱਥੇ ਲੱਗੇ ਪਏ ਆ। ਤੇ ਹੈਂ ਕਿੰਨੀ ਦੇਰ ਤੱਕ ਆਈਂ,

ਮੰਮੀ

ਮੰਮੀ ਸਾਜਨ ਨੂੰ ਲੱਗ ਰਹੀ ਹੈ

ਸਾਜਨ ਨੂੰ phone ਲਾ ਕੇ ਕਿਹਨੂੰ?

ਕਿਹਦੇ ਸਾਜਨ ਕੀ ਮੈਨੂੰ ਸਮਝ ਨੀ ਲੱਗਦੀ। ਮੈਂ ਮੰਮੀ ਸਾਜਨ ਦੇ ਫੂਲ ਦੇਖਿਆ । ਸਾਜਨ ਨੂੰ ਘੇਰੀ ਬੈਠੀ ਹੈ। ਸਾਜਨ ਨੂੰ ਘੇਰੀ ਬੈਠੀ ਹੈ? ਹੋਰ ਆਹੋ ਨਹੀਂ ਆਂਟੀ ਤੇਰੇ ਸਿਰ ਤੋਂ ਗੱਲਾਂ ਗਈਆਂ ਸਾਰੀਆਂ।

ਬੋਲੀ ਤਾਂ ਜਾਨੀ ਆਂ। ਮੈਂ ਤੈਨੂੰ ਆਖਦੀ ਹਾਂ ਨਾ

ਕੰਨ ਸਾਫ਼ ਕਰ ਜਾ ਅੰਨੀਏ ਕੰਨ ਸਾਫ਼ ਆ ਮੇਰੇ। ਹੁਣ ਕਿਵੇਂ ਸੁਣਿਆ।

ਮੈਂ ਕਹਿਨੀ ਹਾਂ ਮੰਮੀ ਆਂਟੀ ਮਨਦੀਪ ਨੂੰ phone ਲਾ ਕੇ ਬੈਠੀ ਆ।

ਅੱਛਾ। ਹਮ ਉਹ ਵੀ ਇੱਕ ਹੋਰ ਹੀ ਗੱਲਾਂ ਮਾਰੀ ਜਾਂਦੀਆਂ ਕਹਿੰਦੀ ਰਾਤ ਮੈਂ ਤੈਨੂੰ phone ਲਾਇਆ phone ਲਾਇਆ ਸੀ।

ਕਿੱਢੀ ਹੱਸੀ ਜਿਹੀ ਆਉਂਦੀ ਆ ਮੈਨੂੰ। ਕਿੱਢਾ ਗੰਦਾ ਜਿਹਾ ਲੱਗਦਾ ਨਾ। ਮੀਹਾਂ ਦੇ ਦਿਨ ਸੀ ਤੇ ਲਕਸ਼ਮ ਨੂੰ ਖੇਤ ਕੰਮ ਕਰਦੇ ਇਹ ਫਿਕਰ ਰਹਿੰਦਾ ਸੀ ਕਿ ਕਿਤੇ ਦੋ ਤੀਨ ਕੋਠੇ ਚੰਗੇ ਕੋਈ ਨੁਕਸਾਨ ਨਾ ਕਰ ਤਿੰਨ ਕੋਕੇ, ਕੰਘੇ ਇਕ ਤਾਂ ਦੋ ਸਾਲ ਪੁਰਾਣੀ ਪਿੱਛੇ ਆਇਆ ਗਿਆ ਬਹਿੰਦਾ ਤੇ ਇਕ ਪੇਟੀ ਆਲਾ ਜੀ ਦੀ ਛੱਤ ਉਤੇ ਹਜੇ ਪਿਛਲੇ ਸਾਲ ਹੀ ਮਿੱਟੀ ਫੇਰੀ ਸੀ ਤੇ ਤੀਜਾ ਜਿਸ ਵਿਚ ਆਪ ਮੰਜਾ ਡਾਹੀ ਬਿਹਾ ਜਾਂਦਾ । ਮੈਂ ਕੋਲੋ ਲੰਘ ਰਿਹਾ ਸੀ ਤਾਂ ਪਿਛੋਂ ਆਵਾਜ ਆਈ ਹਿਥੇ ਆ ਸੁਣੀ ਕਾਕਾ ਉਹਨੇ ਪਿੱਛੇ ਦੇਖਿਆ ਤਾਂ ਕਹਾ ਬਾਬਾ ਹੁਕਮ ਲਕਸ਼ਮਣ ਨੇ ਕਿਹਾ ਹੁਕਮ ਕਰਦਾ ਪੁੱਤਰਾ ਇਨ੍ਹਾਂ ਚੋਂ ਮੁੜਕੇ ਨਾਲ ਤੀਜੀ ਹੋਏ ਗੀਚੇ ਜੋ ਕਿ ਪੰਜਾ ਪੰਜਾ note ਫੜਨ ਦੇ ਕਿਹਾ । ਮੈਨੂੰ ਕੇਵਲ ਉਹ ਜਾਣਾ ਜੇ ਤੂੰ ਜਾਂਦਾ ਜਾਂਦਾ ਬਜਾਰੇ ਦੀ ਖੇਤ ਤੇ ਦਸਾ ਦਿਆ ਦੇ ਦੇ ਜੋ ਕਿ ਕਲ ਪਿੰਮੀ ਦੇ ਪੰਮੀ ਨੂੰ ਵੇਖਣ ਲਈ ਆਉਣਾ ਹੈ ਤੇ ਉਹ ਖੁਸ਼ੀ ਦੇਖਣ ਵਾਲੀ ਸੀ ਜਿਵੇ ਉਮੀਦ ਸੀ ਕਿ ਮੈਂ ਸੁਣਦਾ ਵਰਗਿਆਂ ਲਕਸ਼ਮਣ ਦੇ ਘਰੋਂ ਪੁਰਾਣੇ ਸੂਟ ਤੇ ਤੋਪੇ ਲਾ ਰਹੀ ਸੀ, ਮੈਂ ਪੁੱਛਿਆ ਬੇਬੇ ਨਵਾਂ ਬਣਾ ਲੈਂਦੀ ਕੁਛ ਕੋਈ ਨਾਲ ਹੀ ਵੇਹਲੀ ਵੇਖ ਕੌਣ ਪੁੱਤਰ ਚਾਰ ਘੜੀਆਂ ਬਹਿਣਾ ਇਹ ਉਨ੍ਹਾਂ ਨੇ ਤੇ ਫਿਰ ਚਲੇ ਜਾਣਾ ਇਨ੍ਹਾਂ ਨੂੰ ਲਕਸ਼ਮਣ ਵੀ ਆ ਗਿਆ ਤੇ ਮੈਨੂੰ ਕੰਮ ਕਰਦੇ ਨੂੰ ਦੇਖ ਕਹਿੰਦਾ ਸ਼ੇਰਾ ਤੂੰ ਅਜੇ ਇਥੇ ਹੀ ਐ ਮੈੰ ਕਿਹਾ ਬਸ ਆਪਦੀ ਹੀ ਬਹਿਣ ਦਾ ਕਰਜ ਹੈ। ਲਕਸ਼ਮਣ ਵਿਆਹ ਦਾ ਦਿਨ ਸੀ ਕਿ ਲਕਸ਼ਮਣ ਆਪਣੇ ਖੇਤ ਤੋਂ ਕੰਮ ਕਰਕੇ ਘਰ ਲੋਟ ਰਿਹਾ ਸੀ । ਗੁਰੂ ਨਾਨਕ ਪਿਆਰ, ਗੁਰੂ ਨਾਨਕ ਪਿਆਰ

ਵੇਲੇ ਮੇਰੀਆਂ ਅੱਖਾਂ ਵਿਚੋਂ ਅੱਥਰੂ ਅੱਥਰੂ ਨਿਕਲ ਗਏ। ਜਦੋ ਮੈਂ ਕਣਕ ਲਈ ਤੇਲ ਲਈ ਦੀ ਦਵਾਈ ਲੈਣ ਦੁਕਾਨ ਤੇ ਗਿਆ ਮੈਂ ਦਵਾਈ ਲੈ ਕੇ ਦੁਕਾਨਦਾਰ ਨਾਲ ਕਰਨ ਸੀ ਕਿ ਇਕ ਆਦਮੀ ਦੁਕਾਨ ਤੇ ਆ ਗਿਆ । ਉਸਨੂੰ ਦੇਖ ਕੇ ਦੁਕਾਨ ਮਾਲਕ ਦਾ ਰਵੱਈਆ ਇਕ ਦਮ ਬਦਲ ਗਿਆ। ਉਸਨੇ ਬਹੁਤ ਹੀ ਹਲਾਮੀ ਨਾਲ ਮੂੰਗੀ ਦਾ ਪੰਜ ਕਿਲੋ ਬੀਜ ਮੰਗਿਆ ਤਾਂ ਅੱਗੋਂ ਦੁਕਾਨ ਮਾਲਕ ਉਠ ਕੇ ਬੋਲਿਆ ਪਹਿਲਾ ਦੀ ਦਵਾਈ ਜਾ ਹਿਸਾਬ ਕਰੋ। ਨੇ ਤਰਲਾ ਕਰਦੇ ਹੋਏ ਕਿਹਾ ਜੀ ਸ਼ਾਹ ਜੀ ਮਟਰ ਦਾ ਦਿੱਤੇ ਨਹੀ ਤੁਸੀਂ ਕਣਕ ਕਿਸਾਨ ਨੇ ਤਰਲਾ ਕਰਦੇ ਹੋਏ ਕਿਹਾ ਸ਼ਾਹ ਜੀ ਮਟਰ ਦਾ ਦਿਤੇ ਕਣਕ ਤੋਂ ਪਿਛੇ ਕੱਟ ਲੈਣ। ਦੁਕਾਨ ਮਾਲਕ ਨੇ ਬੁੜ ਬੁੜ ਕਰਦਿਆਂ ਦਿੱਤਾ, ਕਿਸਾਨ ਨੇ ਫਿਰ ਤਰਲਾ ਲੈ ਕੇ ਕਿਹਾ ਸ਼ਾਹ ਜੀ ਇਕ ਏਕੜ ਦੀ ਕਣਕ ਦੇ ਧੇਲੇ ਦੀ ਦਵਾਈ ਦੁਵਈ ਦੇ ਜਾਓ। ਅੱਗੋਂ ਦੁਕਾਨ ਮਾਲਕ ਨੇ ਉਸ ਵੱਲ ਬਹੁਤ ਔਖਾ ਦੇਖਿਆ, ਉਸਨੇ ਕੁਛ ਗਲਤ ਮੰਗ ਲਿਆ ਹੋਵੇ। ਮਾਲਕ ਨੇ ਬੁੜ ਬੁੜ ਕਰਕੇ ਦਵਾਈ ਦਿੱਤੀ। ਉਸ ਕਿਸਾਨ ਦੀ ਇੰਨੀ ਹਿੰਮਤ ਨੀ ਸੀ ਇਕ ਵਾਰ ਦਵਾਈ ਦਾ rate ਹੀ ਪੁੱਛ ਲਵੇ। ਮੈਂ ਦੇਖਿਆ ਕਿ ਦੁਕਾਨ ਮਾਲਕ ਨੇ ਇਸ ਦਵਾਈ ਦਾ double rate ਲਗਾ ਕੇ ਬਹੁਤ ਅਹਿਸਾਨ ਕਰਦਿਆਂ ਦਵਾਈ ਦਿੱਤੀ। ਮੈਂ ਘਰ ਆ ਕੇ ਇਹ ਸੋਚਦਾ ਰਿਹਾ ਕਿ ਜੇ ਇਸ ਵਾਰ ਮੂੰਗੀ ਦਾ rate ਨਾ ਮਿਲਿਆ ਤਾਂ ਇਹ ਕਿਸਾਨ ਵੀ ਪੱਕਾ ਆਤਮਹੱਤਿਆ ਦਾ ਰਸਤਾ ਅਪਣਾਉਣ ਵਾਲੇ ਹੈ। ਮੈਂ ਸਾਰੀ ਰਾਤ ਸੋਚਦਾ ਰਿਹਾ ਕਿ ਇਹ ਅਸਲੀ ਅਦਨਾਨਤਾ ਹੋਈ। ਕੱਲ ਉਸਨੂੰ ਕੱਲ ਉਸ ਵੇਲੇ ਮੇਰੀਆਂ ਅੱਖਾਂ ਵਿਚੋਂ ਅੱਥਰੂ ਨਿਕਲ ਗਏ ਜਦ ਜਦੋਂ ਮੈਂ ਕਣਕ ਲਈ ਧੇਲੇ ਦੀ ਦਵਾਈ ਲੈਣ ਦੁਕਾਨ ਤੇ ਗਿਆ । ਮੈਂ ਦਵਾਈ ਲੈ ਕੇ ਦੁਕਾਨਦਾਰ ਨਾਲ ਹੱਸਾ ਠੱਠਾ ਕਰ ਰਿਹਾ ਸੀ ਕਿ ਇਹ ਆਦਮੀ ਦੁਕਾਨ ਤੇ ਆ ਗਿਆ । ਉਸਨੂੰ ਦੇਖ ਕੇ ਦੁਕਾਨ ਮਾਲਕ ਦਾ ਰਵੱਈਆ ਇਕ ਦਮ ਬਦਲ ਗਿਆ । ਉਸਨੇ ਦਵਾਈ ਹੀ ਹਲੀਮੀ ਨਾਲ ਮੂੰਗੀ ਦਾ ਪੰਜ ਕਿਲੋ ਬੀਜ ਮੰਗਿਆ ਤਾਂ ਅੱਗੋਂ ਦੁਕਾਨ ਮਾਲਕ ਉਠ ਕੇ ਬੋਲਿਆ ਪਹਿਲਾਂ ਮਟਰਾਂ ਦੀ ਦਵਾਈ ਜਾ ਹਿਸਾਬ ਕਰ। ਕਿਸਾਨ ਨੇ ਤਰਲਾ ਕਰਦੇ ਹੋਏ ਕਿਹਾ ਸ਼ਾਹ ਜੀ ਮਟਰ ਤਾ ਦਿੱਤੇ ਨੇ। ਤੁਸੀਂ ਕਣਕ ਤੋਂ ਪੈਸੇ ਕੱਟ ਲੈਣ ਗੇ ਤੇ ਦੁਕਾਨ ਮਾਲਕ ਨੇ ਬੁੜ ਬੁੜ ਕਰਦਿਆਂ ਬੀਜ ਦਿੱਤਾ। ਕਿਸਾਨ ਨੇ ਫਿਰ ਤਰਲਾ ਕੀਤਾ ਕਿ ਦੇ ਦਿਨ ਸੀ ਲਕਸ਼ਮਣ ਨੂੰ ਖੇਤਕੰਮ ਕਰਦਿਆਂ ਇਹ ਫਿਕਰ ਰਹਿੰਦਾ ਸੀ। ਆ ਕੋਈ ਨਾ ਕਰ ਦਿੰਦੇ ਸੀ ਉਥੇ ਦੋ ਸਾਲ ਪੁਰਾਣੇ ਆਇਆ ਗਿਆ ਬਹਿੰਦਾ ਤੇ ਇਕ ਪੇਟੀ ਆਲਾ ਜੀ ਦੀ ਛੱਤ ਉਤੇ ਅਗਲੇ ਪਿਛਲੇ ਸਾਲ ਦੀ ਮੰਜਾ ਡਾਹੀ ਬਹੀ ਜਾਂਦਾ ਮੈਂ ਕੋਲੋ ਲੰਘ ਰਿਹਾ ਸੀ ਤਾਂ ਪਿਛੋਂ ਆਵਾਜ ਆਈ ਹਿਥੇ ਆ ਸੁਣੀ ਕਾਕਾ ਮੈਂ ਪਿਛੋਂ ਦੇਖਿਆ ਤੇ ਕਿਹਾ ਹਾ ਬਾਬਾ ਹੁਕਮ ਲਕਸ਼ਮਣ ਨੇ ਕਿਹਾ ਹੁਕਮ ਕਰਦਾ ਪੁੱਤਰਾ ਇਨ੍ਹਾਂ ਚੋਂ ਮੁੜਕੇ ਨਾਲੇ ਕਿਹਾ ਮੈਨੂੰ ਹੋ ਜਾਣ ਇੱਥੇ ਜਾਂਦਾ ਜਾਂਦਾ

ਉਪਰ ਚੜਨ ਲਈ ਬੰਦੋਬਸਤ ਕਰਨਾ ਪੈਂਦਾ। ਲਕਸ਼ਮਣ ਦੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਸੀ ਕਿ ਉਪਰਲੇ ਘਰ ਦੀਆਂ ਲਕਸ਼ਮਣ ਪ੍ਰਾਹੁਣੇ ਸੁੱਟ ਤੇ ਹੀ ਬੋਲੀ ਹੇ ਪੁੱਤ ਚਾਰ ਉਨ੍ਹਾਂ ਨੇ ਤਾਂ ਫਿਰ ਚਲੇ ਜਾਣਾ। ਇੰਨੇ ਨੂੰ ਲਕਸ਼ਮਣ ਵੀ ਆ ਗਿਆ। ਇਹ ਓਹਨਾ ਨੇ ਤੇ ਫਿਰ ਚਲੇ ਜਾਣਾ, ਇਨ੍ਹਾਂ ਨੂੰ ਲਕਸ਼ਮਣ ਵੀ ਆ ਗਿਆ ਕਿ ਮੈਨੂੰ ਕੰਮ ਕਰਦੇ ਨੂੰ ਦੇਖ ਕਹਿੰਦਾ ਸ਼ੇਰਾ ਤੂੰ ਅਜੇ ਇਥੇ ਹੀ ਐ ਮੈੰ ਕਿਹਾ ਬਸ ਆਪਦੀ ਹੀ ਬਹਿਣ ਦਾ ਕਰਜ ਹੈ। ਕੁਰਬਾਨੀ ਵੀ ਕਰਨ ਦਾ ਮਹੱਤਵ ਅਹ ਸਿੱਖ ਜਗਤ ਨੂੰ ਸਤਿਗੁਰੂ ਜੀ ਦੀ ਕੁਰਬਾਨੀ ਗਿਆਨ ਦਾ ਪੁਜਾਰੀ ਬਣਾਉਣ ਜਿਥੇ ਅਗਿਆਨੀ ਨਹੀ ਚਾਹੁੰਦਾ ਸਿੱਖ ਗਿਆਨੀ ਹੋਣਾ ਚਾਹੁੰਦਾ ਹੈ।

ਪਾਤਸ਼ਾਹ ਕੰਡੇ ਨੀ। ਅਗਿਆਨ ਗੁਰੂ ਉਪਦੇਸ਼ ਨੂੰ ਇਹ ਜੋ ਧਾਰਨਾ ਗੁਰਬਾਣੀ ਹੈ ਇਸ ਦੀ ਆਪਣੀ ਇਕ ਵਰਨਣ ਹੈ ਇਸ ਨੂੰ ਪੜੇ ਬਿਨਾ ਗੱਲ ਨਹੀਂ ਬਣਾਉਗੀ ਖੁਸ਼ ਖੁਸ਼ਕਿਸਮਤੀ ਹੈ ਕਿ ਗੁਰਬਾਣੀ ਵਿਆਕਰਨ ਨਾਮਕ ਪੁਸਤਕ ਵੀ ਛਪ ਚੁਕੀ ਹੈ ਹੈ principle ਸਾਹਿਬ ਸਿੰਘ ਜੀ ਨੇ ਗੱਲ ਸਾਲ ਮੇਹਨਤ ਕੀਤੀ ਗੁਰਪੁਰਖ ਵਿਚ ਇਹ ਕਿਤਾਬ ਇਕ ਦਿਨ ਮੇਰੇ ਹੱਥ ਵਿਚ ਸੀ ਤਾ ਮੈਂ ਪੜ੍ਹ ਰਿਹਾ ਸੀ ਕਿਉਕਿ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਇਹ ਹੈ ਸੰਸਕ੍ਰਿਤੀ ਹੈ, ਪੰਜਾਬੀ ਹੈ, ਮਰਾਠੀ ਹੈ, ਬੰਗਾਲੀ ਹੈ, ਕਸ਼ਮੀਰੀ ਦੀ ਝਲਕ ਵੀ ਹੈ ਹੈ ਤੀ ਹੋਰ ਅਨੇਕਾਂ ਭਾਸ਼ਾਵਾਂ ਨੇ ਇਕ ਬੋਲੀ ਨਹੀਂ ਹੈ ਅਰਬੀ ਹੈ, ਫਾਰਸੀ ਹੈ, ਇਨਾ ਸਾਰੀਆਂ ਭਾਸ਼ਾ ਦਾ ਜੋ ਗਿਆਨੀ ਨਾ ਹੋਵੇ ਬੋਧਕ ਤਲ ਦੇ ਇਹਨਾਂ ਦੀ ਵਿਚਾਰ ਜੇ ਨਾ ਕੀਤੀ ਹੋਵੇ ਤਾ ਮੁਸ਼ਕਿਲ ਹੈ ਕਿ ਕੋਈ ਇਸਦੇ ਅਰਥ ਕਰ ਸਕੇ ਲਕਸ਼ਮਨ ਨੇ ਕਿਹਾ ਮਿਆ ਲਕਸ਼ਮਨ ਬੜੀ ਖੁਸ਼ੀ ਦੇ ਨਾਲ ਆਪਣੀ

ਮੀਂਹ ਦਾ ਮਹਿ ਦੇ ਦਿਨ ਤੇ ਲਕਸ਼ਮਣ ਨੂੰ ਖੇਤੋਂ ਕੰਮ ਕਰਦੇ ਦੇਖ ਕਹਿੰਦੀ ਸੀ ਕਿ ਤਿੰਨ ਕੋਠੇ ਚੋ ਆਪਣੇ ਨੁਕਸਾਨ ਨਾ ਹੋ ਜਾਵੇ । ਤਿੰਨ ਕੋਠੇ ਚੋਂਦੇ ਹਨ ਕਿ ਮੀਹ ਦੇ ਤੇ ਸੁਪਨੇ ਵਿਚ ਵਾਪਰੀ ਘਟਨਾ ਦਾ ਨੇ ਇਕ ਸੁਪਨਾ ਵੇਖਿਆ ਉਝ ਤਾਂ ਸਾਰੇ ਲੋਕ ਸੁਪਨੇ ਵੇਖਦੇ ਹਨ ਪਰ ਕਾਚੂ ਦਾ ਸੁਪਨਾ ਕੁਛ ਇਕ ਇੰਜ ਜਿਵੇ ਸੁਪਨਾ ਉਸ ਤੋਂ ਦੋ ਦਿਨਾਂ ਤੋ, ਇਕ ਦਿਨ ਟੋਹ ਨਹੀ ਕਈ ਦਿਨਾਂ ਤੱਕ ਦੇਖਾ ਸਗੋਂ ਉਹ ਕਈ ਰਾਤਾਂ ਵੇਖਦਾ ਰਿਹਾ ਕਿਸ਼ਤਾਂ ਵਿਚ ਕਾਂਡ ਕਾਂਡ ਕਰਕੇ TV ਚ ਰਹੇ ਪਹਿਲੀ ਕਿਸ਼੍ਤ ਵਿਚ ਵੇਖਦਾ ਹੈ ਕਿ ਉਹ ਇਕ ਹਨੇਰੀ ਗਲੀ ਵਿਚੋਂ ਲੰਘ ਰਿਹਾ ਹੈ। ਗਲੀ ਹੈ ਕਿ ਮੁਕਣ ਦਾ ਨਾਮ ਨਹੀਂ ਲੈਂਦੀ ਫਿਰ ਗਲੀ ਵਿਚ ਲੰਘ ਰਿਹਾ ਸੀ ਗਲੀ ਹੈ ਕਿ ਮੁਕਣ ਦਾ ਨਾਮ ਲੈਂਦੀ। ਫਿਰ ਕਈ ਰਾਤਾਂ ਉਹ ਰੋਜ਼ ਸੁਪਨੇ ਵਿਚ ਉਹ ਹਨੇਰੀ ਗਲੀ ਹੀ ਵੇਖਦਾ ਰਿਹਾ। ਜਿਸ ਤੋਂ ਲੰਘਦਿਆਂ ਜਾਂਦਾ ਸੀ ਗਲੀ ਉਤਨੀ

ਫਿਰ ਉਹ ਸੁਪਨੇ ਨੂੰ ਕੇਵਲ ਇਹ ਸੁਪਨਾ ਸਮਝ ਕੇ ਭੁਲ ਜਾਂਦਾ ਯਤਨ ਕਰਦਾ ਪਰ ਰਾਤੀ ਮੁੜ ਉਹੀ ਸੁਪਨਾ ਸੁਪਨੇ ਵਿਚ ਡਰਿਆ ਸਹਿਮਿਆ ਜਾਂ ਉਹੀ ਹਨੇਰੀ ਗਲੀ ਕੁਛ ਦਿਨਾਂ ਮਗਰੋਂ ਉਸ ਵੇਖਿਆ ਕਿ ਸੁਪਨਾ ਵਿਚ ਕੁਛ ਵਾਧਾ ਹੋਇਆ ਸੀ। ਉਹ ਜਾੰ ਹਨੇਰੀ ਗਲੀ ਵਿਚੋਂ ਲੰਘਦਾ ਹੈ। ਗਲੀ ਬਹੁਤ ਲੰਬੀ ਹੈ ਕਿ ਉਸਦਾ ਦੂਜਾ ਪਿਆ ਹੀ ਨਹੀਂ ਦਿਸਦਾ। ਫਿਰ ਅਚਾਨਕ ਗਲੀ ਮੁਕ ਜਾਂਦੀ ਹੈ, ਉਸਨੂੰ ਹਨੇਰੇ ਵਿਚ ਕੁਛ ਨਹੀ ਦਿਸਦਾ ਨਾ ਤਾਂ ਉਹ gate ਪਛਾਣ ਸਕਦਾ ਹੈ ਤੇ ਨਾ ਹੀ gate ਦੇ ਅੰਦਰ ਕੁਛ ਵੱਖ ਸਕਦਾ ਹੈ ਕਈ ਰਾਤਾਂ ਲੰਘ ਜਾ ਗਈਆ ਸੁਪਨਾ ਵੀ ਚੰਗਾ ਹੋਵੇ ਵੀ ਹਿਥੇ ਦਿਸਦੀ ਆ ਕੇ ਰੁਕ ਗਿਆ ਹੈ।

ਨਿਕਲਣਾ ਪੈ ਗਯਾ ਹਾਰਕਾਸ਼ ਬਹੁਤ ਬਲਵਾਨ ਸੀ ਓ ਧਰਤੀ ਉਤੇ ਆਕੇ ਰਾਜ ਕਾਰਨ ਲੱਗ ਪਯਾ ਅਚਾਨਕ ਪ੍ਰਨਾਕਾਸ਼ ਦੀ ਮੌਤ ਹੋ ਗਈ ਹਰਨਾਕਸ਼ ਭਾਵੇ ਬਲਵਾਨ ਸੀ ਪਾਰ ਉਸ ਨੂੰ ਮੌਤ ਤੋਂ ਬਹੁਤ ਡਰ ਲੱਗਦਾ ਸੀ ਓ ਮੌਟ ਉਤੇ ਕਾਬੂ ਪੌਣਾ ਚੌਂਦਾ ਸੀ ਓ ਆਪਣਾ ਰਾਜ ਭਾਗ ਛੱਡ ਕ ਹਿਮਾਲਾ ਪ੍ਰਵਤ ਤੇ ਜਾਕੇ ਬਾਜ ਕ ਤਪਸ਼ਾਂ ਕਰਨ ਲੱਗ ਪਿਆ ਓਂਦੀ ਕੁਠਾੜ ਸਾਧਨਾ ਅਤੇ ਤਪਸਾ ਤੋਂ ਪ੍ਰਭਾਵਿਤ ਹੋਕੇ ਪ੍ਰਮਾਤਮਾ ਉਸ ਦੇ ਸਾਮਣੇ ਪ੍ਰਗਟ ਹੋ ਗਏ ਹਾਰਨਾਸ਼ਕ ਨੇ ਪ੍ਰਮਾਤਮਾ ਪਾਸ ਤੋਂ ਹੇਠਲੇ ਵਾਰ ਮੰਗੇ ਪ੍ਰਮਾਤਮਾ ਨੇਇਹ ਵਾਰ ਹਾਰਨਾਸ਼ਕ ਨੂੰ ਦਿੱਤੇ ਹਾਰਨਾਸ਼ਕ ਬੜਾ ਖੁਸ਼ ਹੋ ਗਯਾ ਉਹ ਧਰਤੀ ਤੇ ਆਕੇ ਮੂਡ ਰਾਜ ਕਰਨ ਲੱਗਾ ਹੁਣ ਉਸ ਨੂੰ ਕਿਸੇ ਦਾ ਡਾਰ ਨਹੀਂ ਸੀ ਓ ਧਰਤੀ ਦੇ ਲੋਕ ਨੂੰ ਆਪਣੀ ਹੀ ਹਿੰਨ ਮਨੌਣ ਲੱਗ ਪਯਾ ਉਸ ਦੇ ਹੰਕਾਰ ਵਿਚ ਆਕੇ ਜ਼ੁਲਮ ਕਰਨੇ ਆਰੰਭ ਕੀਤੇ ਗਏ ਇਥੋਂ ਤਕ ਕਿ ਉਸਨੇ ਲੋਕ ਨੂੰ ਪ੍ਰਮਾਤਮਾ ਦੇ ਥਾਂ ਆਪਣਾ ਨਾਂ ਜਪਣ ਦਾ ਹੁਕਮ ਦੇ ਦਿਤਾ ਕੁਛ ਸਮੇ ਬਾਦ ਹਾਰਨਾਸ਼ਕ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਉਸ ਦਾ ਨਾਂ ਫਕ ਪ੍ਰਹਲਾਦ ਰੱਖਿਆ ਗਯਾ ਜੋ ਪ੍ਰਹਲਾਦ ਸੀ ਓ ਕੁਛ ਵੱਡਾ ਹੋਇਆ ਤਾ ਉਸ ਨੂੰ ਪਾਠਸ਼ਾਲਾ ਵਿਚ ਪੜਣ ਭੇਜਿਆ, ਤੇ ਪਾਠਸ਼ਾਲਾ ਵਿਚ ਪੜਨ ਭੇਜਣ ਤੋਂ ਬਾਅਦ ਊਨਾ ਨੂੰ ਪਤਾ ਲੱਗਿਆ ਕਿ ਊਨਾ ਦਾ ਪੁੱਤਰ ਬਹੁਤ ਹੋਣੀਆਂ ਹੋਨਹਾਰ ਤੇ ਸਮਝਦਾਰ ਹੈ ਓਹੋ ਬਹੁਤ ਤੇਜ ਦਮਾਗ ਵਾਲਾ ਸੀਗਾ ਓਹੋ ਹਰ ਇਕ ਗੱਲ ਨੂੰ ਬਹੁਤ ਛੇਤੀ ਆਪਣੇ ਦਮਾਗ ਵਿਚ ਬੈਠਾ ਲੈਂਦਾ ਸੀ ਪਾਠਸ਼ਾਲਾ ਦੇ

ਪਹੰਦੇ ਨੇ ਪ੍ਰਹਲਾਦ ਦੀ ਹਾਰਨਾਸ਼ਕ ਕੋ ਸ਼ਿਕਾਇਤ ਕੀਤੀ ਹਾਰਨਾਸ਼ਕ ਨੇ ਪ੍ਰਹਲਾਦ ਨੂੰ ਬੁਲਾ ਕੇ ਪੁੱਛਿਆ ਕਿ ਓਹੋ ਆਪਣੇ ਪਿਤਾ ਦਾ ਨਾਂ ਜਪਣ ਦੀ ਥਾਂ ਪ੍ਰਮਾਤਮਾ ਦਾ ਨਾਂ ਹੀ ਕਯੋ ਜਾਪਦਾ ਹੈ ਪ੍ਰਹਲਾਦ ਨੇ ਕਿਹਾ ਈਸ਼ਵਰ ਸਰਵ ਸ਼ਕਤੀਮਾਨ ਹੈ, ਉਸਨੇ ਸਾਰੇ ਕੁਦਰਤ ਕੁਦਰਤ ਨੂੰ ਰਚਿਆ ਹੈ ਆਪਣੇ ਪੁੱਤਰ ਦਾ ਉੱਤਰ ਸੁਨ ਕ ਹਾਰਨਾਸ਼ਕ ਲੋਹਾ ਲੱਖਾਂ ਹੋ ਗਯਾ ਉਸ ਨੂੰ ਖ਼ਤਰਾ ਪੈਂਦਾ ਹੋਯਾ ਕਿ ਕੀਤੇ ਬਾਕੀ ਦੇ ਲੋਕ ਉਸ ਤੋਂ ਆਖਿ ਨਾ ਹੋ ਜਨ ਉਸ ਨੇ ਗਰਜ ਕ ਕਿਹਾ ਮੈ ਹੀ ਸਬ ਤੋਂ ਵਾਦ ਸ਼ਕਤੀਸ਼ਾਲੀ ਤੇ ਬਲਵਾਨ ਹਾਂ ਮੈਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਕੋਈ ਨਹੀਂ ਹਰਾ ਸਕਦਾ ਮੈ ਤੈਨੂੰ ਹੁਣੇ ਖਤਮ ਕਰ ਸਕਦਾ ਹਾਂ ਉਸ ਦੀ ਅਵਾਜ ਸੁਨ ਕ ਪ੍ਰਹਲਾਦ ਦੀ ਮਾਂ ਵੀ ਓਥੇ ਆ ਗਈ ਉਸ ਨੇ ਹਾਰਨਾਸ਼ਕ ਦਾ ਤਰਲਾ ਕਰਦੇ ਹੋਏ ਕਿਹਾ ਤੁਸੀ ਇਸ ਨੂੰ ਨਾ ਮਾਰੋ ਮੈ ਸਮਝੌਣ ਦਾ ਜਤਨ ਕਰਦੀ ਹਾਂ ਓ ਪ੍ਰਹਲਾਦ ਨੂੰ ਆਪਣੇ ਕੋਲ ਬੈਠਾ ਕ ਕਹਿਣ ਲੱਗੀ ਤੇਰੇ ਪਿਤਾ ਜੀ ਇਸ ਧਰਤੀ ਤੇ ਸਬ ਤੋਂ ਸ਼ਕਤੀਸ਼ਾਲੀ ਹਨ ਓਨਾ ਨੂੰ ਅਮਰ ਰਹਿਣ ਦਾ ਵਾਰ ਮਿਲਿਆ ਹੋਇਆ ਹੈ

ਜਿਸ ਨੇ ਸਾਨੂ ਸਾਰੀਆਂ ਨੂੰ ਬਨਾਯਾ ਹੈ ਉਹ ਪ੍ਰਮਾਤਮਾ ਹੈ ਸਾਨੂ ਉਸ ਪ੍ਰਮਾਤਮਾ ਤੋਂ ਡਾਰ ਕ ਰਹਿਣਾ ਚਾਹੀਦਾ ਹੈ ਤੇ ਉਸ ਦੀ ਇਜ਼ਤ ਕਰਨੀ ਚਾਹੀਦੀ ਹੈ ਪਿਤਾ ਜੀ ਨੂੰ ਵੀ ਉਸਨੇ ਹੀ ਬਨਾਯਾ ਹੈ ਹਲਾਦ ਦਾ ਇਹ ਉੱਤਰ ਸੁਨ ਕ ਉਸ ਦੀ ਮਾਂ ਬੇਹੋਸ਼ ਹੋ ਗਯੀ ਪ੍ਰਹਲਾਦ ਆਪਣੇ ਵਿਸ਼ਵਾਸ਼ ਵਿਚ ਦ੍ਰਿੜ ਰਿਹਾ ਇਹ ਵੇਖ ਕ ਹਾਰਨਾਸ਼ਕ ਨੂੰ ਹੋਰ ਗੁੱਸਾ ਚੜ ਗਯਾ ਉਸ ਨੇ ਆਪਣੇ ਜਲਾਦਾਂ ਨੂੰ ਹੁਕਮ ਦਿੱਤੋ ਕਿ ਉਹ ਪ੍ਰਹਲਾਦ ਨੂੰ ਸਮੁੰਦਰ ਵਿਚ ਡੋਬ ਕ ਮਾਰ ਦੇਣ ਜਲਾਦ ਪ੍ਰਹਲਾਦ ਨੂੰ ਸਮੁੰਦਰ ਵਿਚ ਸੁੱਟਣ ਲਈ ਲੈ ਗਯਾ ਓਹਨਾ ਨੇ ਪ੍ਰਹਲਾਦ ਨੂੰ

ਜਲਾਦਾਂ ਨੇ ਆਕੇ ਹਾਰਨਾਸ਼ਕ ਨੂੰ ਦਸਿਆ ਤੇ ਉਸ ਨੇ ਕਿਹਾ ਉਸ ਨੂੰ ਕਿਸੇ ਉਚੇ ਪ੍ਰਵਤ ਤੋਂ ਹੇਠਾਂ ਸੁੱਟ ਕ ਮਾਰ ਦਿੱਤੋ ਜਾਵੇ

ਤਾ ਜੋ ਹਾਥੀ ਉਸ ਨੂੰ ਆਪਣੇ ਪੈਰਾਂ ਹੇਠ ਕੁਚਲ ਦੇਵੇ ਪਰ ਹਾਥੀ ਨੇ ਪ੍ਰਹਲਾਦ ਨੂੰ ਕੁਛ ਵੀ ਨਾ ਕਿਹਾ ਲੱਗਦਾ ਸੀ ਜਿਵੇ ਸਾਰੀ ਕੁਦਰਤ

ਹੋਲਕਾ ਨੂੰ ਵਾਰ ਕਾਰਨ ਆਗ ਨਹੀਂ ਸੀ ਸਾੜ ਸਕਦੀ ਉਸ ਨੇ ਆਪਣੇ ਭਰਾ ਨੂੰ ਕਿਹਾ ਕਿ ਉਹ ਪ੍ਰਹਲਾਦ ਨੂੰ ਆਪਣੀ ਬੁੱਕਲ ਵਿਚ ਲੈ ਕੇ ਅਗ ਵਿਚ ਬੈਠ ਜਾਵੇ। ਵਰ ਕਾਰਨ ਉਹ ਅਗ ਤੋਂ ਸੜਨ ਤੋਂ ਬਚ ਜਾਵੇਗੀ ਪਰ ਪ੍ਰ ਪ੍ਰਹਲਾਦ ਸੜ ਜਾਵੇਗਾ। ਇਸ ਤਰਾਂ ਹੀ ਕੀਤਾ ਗਯਾ। ਬਹੁਤ ਸਾਰਾ ਬਾਲਨ ਇਕੱਠਾ ਕਰ ਲਯਾ ਗਯਾ ਤਦ ਹੋਲਕਾ ਪ੍ਰਹਲਾਦ ਨੂੰ ਕੁੱਛੜ ਚ ਲੈਕੇ ਬਾਲਨ ਵਿਚ ਬੈਠ ਗਯੀ ਬਾਲਨ ਨੂੰ ਅਗ ਲਾ ਦਿਤੀ ਇਸ ਅਗ ਵਿਚ ਹੋਲਕਾ ਸਾੜ ਗਯੀ ਤੇ ਪ੍ਰਹਲਾਦ ਬਚ ਗਯਾ ਹੋਲਕਾ ਨੇ ਜਦੋ ਵਰਦਾਨ ਵਿਚ ਮਿਲੀ ਸ਼ਕਤੀ ਦੀ ਮਾੜੀ ਵਰਤੁ ਕੀਤੀ ਤਾ ਉਹ ਵਰਦਾਨ ਉਸ ਲਈ ਸ਼ਰਾਪ ਹੀ ਬਣ ਗਯਾ

ਉਸ ਨੇ ਇਕ ਲੋਹੇ ਦੇ ਥਾਮ ਨੂੰ ਗਰਮ ਕਰਵਾਯਾ ਜਦੋ ਥਾਮ ਗਰਮ ਹੋ ਗਯਾ ਹੋਕੇ ਲਾਲ ਹੋ ਗਯਾ ਉਸਨੇ ਪ੍ਰਹਲਾਦ ਨੂੰ ਬੁਲਾ ਕ ਪੁੱਛਿਆ ਤੇਰਾ ਪ੍ਰਮਾਤਮਾ ਕਿਥੇ ਆ ਪ੍ਰਹਲਾਦ ਨੇ ਬੜੇ ਸਮਝਦਾਰੀ ਨਾਲ ਉਤਰ ਦਿਤਾ ਪ੍ਰਮਾਤਮਾ ਤਾ ਕਨ ਕਨ ਵਿਚ ਸ਼ਾਮਿਲ ਹੈ ਜੀ ਓ ਮੇਰੇ ਵਿਚ ਤੁਹਾਡੇ ਵਿਚ ਤੇ ਸਬ ਵਿਚ ਹੈ ਹਾਰਨਾਸ਼ਕ ਨੇ ਕਿਹਾ ਕਿ ਪ੍ਰਮਾਤ ਇਸ ਥਮ ਵਿਚ ਹੈ ਪ੍ਰਹਲਾਦ ਨੇ ਹਾਂ ਵਿਚ ਉੱਤਰ ਦੇ ਦਿਤਾ ਤਦ ਹਾਰਨਾਸ਼ਕ ਨੇ ਪ੍ਰਹਲਾਦ ਨੂੰ ਕਿਹਾ ਕਿ ਜੇ ਪ੍ਰਮਾਤਮਾ ਇਸ ਗਰਮ ਥਮ ਵਿਚ ਵੀ ਹੈ ਤਾ ਇਸ ਥਮ ਨੂੰ ਜਹਫੀ ਪਾ ਲਵੇ ਉਸ ਤੋਂ ਪਹਿਲਾ ਕਿ ਪ੍ਰਹਲਾਦ ਉਸ ਗਰਮ ਥਮ ਨੂੰ ਵੇਖ ਕ ਡੋਲ ਜਾਂਦਾ ਉਸ ਨੂੰ ਥਮ ਉਤੇ ਇਕ ਕੀੜੀ ਤੁਰਦੀ ਨਜ਼ਰ ਆਈ

ਉਸ ਦਾ ਕੁਛ ਵੀ ਨਾ ਵਿਗੜਿਆ। ਅਖੀਰ ਹਾਰਨਾਸ਼ਕ ਨੇ ਗੁੱਸੇ ਵਿਚ ਅੰਨ੍ਹੇ ਹੋਕੇ ਤਲਵਾਰ ਕੱਢ ਲਈ। ਉਸ ਨੇ ਤਲਵਾਰ ਨਾਲ ਪ੍ਰਹਲਾਦ ਪ੍ਰਹਲਾਦ ਤੇ ਵਾਰ ਕੀਤਾ। ਤਲਵਾਰ ਥਮ ਨੂੰ ਜਾ ਵੱਜੀ ਤੇ ਥਮ ਟੁੱਟ ਹੀ ਗਯਾ ਕੈਂਦੇ ਹਨ ਉਸ ਸਮੇ ਉਸ ਵਿਚ ਪ੍ਰਮਾਤਮਾ ਨਰਸਿੰਘ ਦੇ ਰੂਪ ਵਿਚ ਆ ਪ੍ਰਗਟ ਹੋਏ ਪ੍ਰਮਾਤਮਾ ਦੇ ਇਸ ਰੂਪ ਦਾ ਅੱਦਾ ਧੜ ਮਨੁੱਖ ਦਾ ਅਤੇ ਅਦਾ ਸ਼ੇਰ ਦਾ ਸੀ ਉਸ ਨੇ ਹਾਰਨਾਸ਼ਕ ਨੂੰ ਚੁੱਕ ਲਯਾ ਅਤੇ ਦਹਿਲੀਜ ਤੇ ਬੈਠ ਕ ਉਸ ਨੂੰ ਆਪਣੇ ਪੱਟਾ ਤੇ ਰੱਖ ਲਯਾ

ਕਿਹਾ ਕਿ ਉਸਦੇ ਵਾਰ ਦੀਆ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਮਾਰਿਆ ਜਾ ਰਿਹਾ ਹੈ। ਏਹੇ ਕੈ ਕੇ ਨਰਸਿੰਘ ਦੇ ਨਰਸਿੰਘ ਨੇ ਹਾਰਕਨਾਸ਼ ਨੂੰ ਆਪਣੀਆਂ ਨਹੁੰਦਰਾਂ ਨਾਲ ਮਾਰ ਦਿਤਾ ਇਸ ਸਮੇ ਨਾ ਦਿਨ ਸੀ ਨਾ ਰਾਤ ਦੋਵੇ ਵਕਤ ਮਿਲਦੇ ਸਨ ਭਾਵੇ ਸ਼ਾਮ ਦਾ ਸੀ ਮਰਨ ਸਮੇ ਹਾਰਨਾਸ਼ਕ ਨਾ ਅੰਦਰ ਸੀ ਨਾ ਬਹਾਰ ਓ ਦਹਿਲੀਜ ਉਤੇ ਸੀ ਉਸ ਸਮੇ ਉਸ ਧਰਤੀ ਤੇ ਨਹੀਂ ਸੀ ਤੇ ਅਕਾਸ਼ ਵਿਚ ਸਿੰਘ ਨੇ ਪੱਟਾ ਉੱਤੇ ਸੀ ਹਾਰਨਾਸ਼ਕ ਦੀ ਮੌਤ ਨਾ ਬਿਮਾਰੀ ਨਾਲ ਹੋਈ ਨਾ ਕਿਸੇ ਹਥਿਯਾਰ ਨਾਲ ਨਰਸਿੰਘ ਦੀਆ ਮੁਹਾਂਦਰਾ ਨੇ ਉਸਨੂੰ ਸਦਾ ਦੀ ਨੀਂਦ ਸੁਆ ਦਿਤੀ ਉਸ ਨੂੰ ਮਾਰਨ ਵਾਲਾ ਨਾ ਪੂਰਾ ਮਨੁੱਖੀ ਰੂਪ ਵਿਚ ਸੀ ਤੇ ਨਾ ਹੀ ਪਸ਼ੂ ਰੂਪ ਵਿਚ ਸੀ। ਇਸ ਤਰਾਂ ਹਾਰਨਾਸ਼ਕ ਨੂੰ ਵਰ ਵਿਚ ਮਿਲਿਆ ਸ਼ਰਤਾਂ ਵੀ ਉਸ ਨੂੰ ਬਚਾ ਨਾ ਸਕਿਆ ਤੇ ਉਸਦੀ ਮੌਤ ਦਾ ਕਾਰਨ ਬਣ ਗਿਆ ਪ੍ਰਮਾਤਮਾ ਨੇ ਸਾਰੀਆਂ ਗੱਲਾਂ ਪੂਰੀਆਂ ਕਰਦੇ ਹੋਏ ਜ਼ੁਲਮ ਦਾ ਨਾਸ਼ ਕਰਨ ਦੀ ਹਾਰਨਾਸ਼ਕ ਦਾ ਅੰਤ ਕਰ ਦਿਤਾ ਪ੍ਰਹਲਾਦ ਧਰਤੀ ਤੇ ਰਾਜ ਕਰਨ ਲੱਗਾ ਉਸਦੇ ਰਾਜ ਵਿਚ ਸਾਰੇ ਸਰਵ ਸੁਖੀ ਸਨ ਤੇ ਅਖੀਰ ਹਾਰਨਾਸ਼ਕ ਨੂੰ ਗੁੱਸੇ ਵਿਚ ਅੰਨ੍ਹੇ ਹੋਕੇ ਤਲਵਾਰ ਕੱਢ ਲਈ ਉਸ ਨੇ ਤਲਵਾਰ ਨਾਲ ਪ੍ਰਹਲਾਦ ਤੇ ਵਾਰ ਕੀਤਾ ਤੇ ਉਸ ਸਮੇ ਤਲਵਾਰ ਜਾ ਕੇ ਥਮ ਉੱਤੇ ਜਾ ਵੱਜੀ ਤੇ ਥਮ ਟੁੱਟ ਗਯਾ ਕੈਂਦੇ ਸਨ ਕਿ ਉਸ ਸਮੇ ਉਸ ਵਿਚ ਪ੍ਰਮਾਤਮਾ ਨਰਸਿੰਘ ਦੇ ਰੂਪ ਵਿਚ ਆ ਪ੍ਰਗਟ ਹੋਯਾ ਪ੍ਰਮਾਤਮਾ ਦੇ ਇਸ ਰੂਪ ਦਾ ਅੱਦਾ ਧੜ ਮਨੁੱਖੀ ਦਾ ਤੇ ਅਦਾ ਪੱਟਾ ਦਾ ਸੀ ਉਸ ਨੇ ਨਰਸਿੰਘ ਨੂੰ ਕਿਹਾ ਕਿ ਉਸ ਨੂੰ ਵਰਦਾਨ ਪ੍ਰਾਪਤ ਹੋਇਆ ਹੈ ਕਿ ਉਸ ਨੂੰ ਕੋਈ ਮਾਰ ਨਹੀਂ ਸਕਦਾ